opportunity ਵੱਧ ਗਈ ਹੈ ਬੱਚੇ ਲਈ trade ਦੇ ਵਿੱਚ

ਨਹੀਂ ਹੈਗੀ ਤਾਂ ਆਪਾਂ ਉਹਨੂੰ ਵੀ ਤਾਂ use ਕਰ ਹੀ ਸਕਦੇ ਹਾਂ ਬਿਲਕੁਲ ਬਿਲਕੁਲ mam ਕਰ ਸਕਦੇ ਹਾਂ ਆਪਾਂ ਇਹ ਤਾਂ ਆਪਣਾ ਮਤਲਬ ਕੀ ਹੁਨਰ ਆ ਤੁਹਾਨੂੰ ਜ਼ੇ knowledge school ਚੋ ਮਿਲ ਰਹੀ ਆ ਜ਼ੇ ਆਪਾਂ ਇਹੀ agriculture ਦੀ knowledge ਆਪਣੇ ਘਰ ਦੇ ਵਿੱਚ ਵਰਤੋ ਕੀਤੀ ਜਾਵੇ ਦੇਖੋ ਉੱਤੋ ਵੀ ਆਪਾਂ ਇੱਕ ਕਮਾਈ ਦਾ ਸਾਧਨ ਬਣਾ ਸਕਦੇ ਹਾਂ

ਸਾਧਨ ਤਾਂ ਇਹਦੇ ਤੋਂ ਬਹੁਤ ਜਿਆਦਾ ਬਣਾ ਸਕਦੇ ਹਾਂ ਆਪਾਂ ਅਗਰ ਆਪਾਂ ਇਸ ਨੂੰ ਸਹੀਂ ਢੰਗ ਨਾਲ ਲਈਏ ਨਾ ਆਪਾਂ

ਸਹੀ ਢ਼ੰਗ ਨਾਲ ਸਿਖਾਈਏ ਅਗ਼ਰ ਆਪਾਂ

ਵੱਧ ਤੋਂ ਵੱਧ ਆਪਣੇ ਕੋਲ Facebook ਤੇ ਜਾਂ social media ਤੇ you tube ਤੇ ਹੀ ਕਿੰਨੀਆਂ videos ਪਈਆਂ ਹੈ ਇਸ related

ਹਮ ਬੱਚੇ ਤਾਂ ਬਹੁਤ ਕੁੱਛ ਉਹੀ ਮੈਂ ਜਦੋਂ ਆਪਣੇ cousin brother ਦੀ ਗੱਲ ਕਰਦੀ ਆ ਜਦੋਂ ਉਹ ਚੀਜ਼ ਨੂੰ apply ਘਰ ਦੇ ਵਿੱਚ ਕਰਦਾ ਹਨਾ ਤੇ ਮੈਨੂੰ ਹੈਰਾਨੀ ਹੁੰਦੀ ਹੈ ਕੀ

ਸਭ ਕੁੱਛ school ਦੇ ਸਿੱਖਿਆ ਇੱਕ agriculture subject a lot ਹੁੰਦੇ ਨਾਲ ਹੀ

ਇਹਦੇ ਚ ਬਹੁਤ ਜਿਆਦਾ ਬਹੁਤ ਜਿਆਦਾ ਬੱਚੇ ਸਿੱਖਦੇ ਨੇ ਬੱਚੇ ਸਾਨੂੰ ਵੀ madam ਆਕੇ ਦੱਸਦੇ ਨੇ ਕੀ sir ਆ ਕਿੱਦਾਂ ਸਿਖਾਂਦੇ ਮੇਰੇ agriculture ਆਲੇ sir ਉਹਨਾ ਨੂੰ

ਇੱਦਾਂ ਕੀਤਾ ਜਿਵੇਂ ਹੁਣ ਸਰਕਾਰ ਕਹਿ ਰਹੀ ਏ ਪਰਾਲੀ ਨਾ ਸਾੜੋ ਜਿਵੇਂ

ਤਾਂ ਸਾਡੀ layer ਹਾਂਜੀ ozone layer ਖ਼ਰਾਬ

ਤੇ ਉਹਦੇ ਕਰਕੇ ਹੁਣ ਤਾਂ ਬਹੁਤ ਵਧੀਆ ਏ ਕੀ ਆਪਣੀ ਧਰਤੀ ਦੇ ਵਿੱਚ ਦਫਨਾਦੋ ਬੱਚੇ ਇਸ ਚੀਜ਼ ਨੂੰ

ਹਾਂ ਕੀ ਸਾਡਾ area ਜਿਹੜਾ ਨਾ

mam ਬਹੁਤ ਜਿਆਦਾ ਏ ਇਸ ਪ੍ਰਤੀ ਨਾ

ਕੀ ਆਪਾਂ ਇਹਨੂੰ ਵੇਚੀਏ ਉਹਨੂੰ ਜੋ ਧਰਤੀ ਏ ਇਹਨੂੰ ਵਿਚੇ ਹੀ ਸਾਰਾ ਸਮਾਹ ਕੇ ਵਾਹ ਕੇ ਇਹਨੂੰ ਆਪਾਂ ਕਿਵੇਂ ਇਸ ਚੀਜ਼ ਦਾ ਹੀ ਫਾਇਦਾ ਲੇ ਸਕਦੇ ਹਾਂ madam ਉਹ ਚੀਜ਼ ਜਿਹੜੀ ਕਰਵਾ ਦਿੰਦੇ ਨੇ ਉਹ ਵੀ ਨਵੀ ਖੇਤੀ ਵਾਸਤੇ ਨਾ ਨਵੀ ਫੀਡ ਨਵੇ ਮਤਲਬ

ਜੋ ਵੀ organic ਚੀਜ਼ ਏ ਨਾ ਉਹਦੇ ਵਿਚੇ ਹੀ ਪੈਦਾ ਕਰ ਰਹੇ ਨੇ ਉਹ ਬਿਲਕੁਲ ਬਿਲਕੁਲ organic ਜਿਹੜੀ ਏ ਨਾ ਹੁਣ ਏ ਜਿਆਦਾ importance ਦੇ ਰਿਹਾ ਇਹਨੂੰ ਬਾਕੀ ਦੇਖੋ ਤੁਸੀਂ ਹੁਣ ਜਿਵੇਂ ਦੇਖੋ ਪਰਾਲੀ ਵਗੈਰਾ ਸੜਨ ਦੀ ਗੱਲ ਕਰੀਏ ਕਾਫ਼ੀ cases ਸੀ ਜਦੋਂ ਮੈਂ ਆਪਣੇ

ਮੁਸ਼ਕਿਲ ਵੀ ਬਹੁਤ ਆਉਦੀ ਏ ਜਦੋਂ pollution ਐਨਾ ਜਿਆਦਾ ਹੋ ਜਾਂਦਾ ਏ ਕਈਆਂ ਨੂੰ problem ਕਈਆਂ ਨੂੰ ਸਾਹ ਵਗੈਰਾ ਦੀ asthma ਵਗੈਰਾ ਕਿੰਨੀਆਂ problems ਹੁੰਦੀਆਂ ਫ਼ੇਰ accident ਕਿੰਨੇ ਹੁੰਦੇ ਆ ਇਹਦੇ ਨਾਲ ਬਹੁਤ ਜਿਆਦਾ ਬਹੁਤ ਜਿਆਦਾ ਦੇਖੋ ਤੁਸੀਂ ਜਦੋਂ ਅੱਗ ਲੱਗਦੀ ਏ ਪਰਾਲੀ ਨੂੰ ਫ਼ੇਰ ਤੁਸੀਂ ਸੜਕ ਤੋ ਹੋ cross ਕਰਦੇ ਹੋ ਤੁਹਾਡੇ ਸਾਹ ਦੇ ਵਿੱਚ

risk risk ਲੈਕੇ cross ਕਰਦੇ ਆ ਆਪਾਂ ਬਹੁਤ ਜਿਆਦਾ ਇੱਕ ਦਮ ਸਾਹ ਨੂੰ ਡੱਕ ਕੇ ਫ਼ਿਰ ਆਪਾਂ cross ਕਰਦੇ ਕੇ ਨਹੀਂ

risk ਲੈਕੇ then ਆਪਾਂ cross ਕਰਦੇ ਆ ਆਪਾਂ ਜਾਕੇ ਬਿਲਕੁਲ ਨਹੀਂ madam ਮੈਂ ਅਸੀਂ ਖੁੱਦ ਜਾਂਦੇ ਰਹੇ ਆ ਮੈਰੀ ਪਹਿਲਾਂ ਮੁਕਤਸਰ duty ਸੀਗੀ ਇੱਕ ਦਮ

ਇੰਨਾ ਜਿਆਦਾ ਮਤਲਬ pollution ਏ ਜਾਂ ਜਿਆਦਾ smock ਬਿਲਕੁਲ ਕੁੱਛ ਨਹੀਂ ਸੀ ਦਿਖਦਾ ਬੱਸ ਉਹ driver ਸੀ ਨਾ ਜੋ ਜੋ ਸਾਡੀ van ਸੀਗੀ ਉਹ horn ਦੇਕੇ ਨਾ ਲਗਾਤਾਰ continue horn ਦਿੰਦਾ ਸੀਗਾ ਅਗਰ ਕੋਈ ਚੀਜ਼ ਏ ਉਹ side ਤੇ ਹੋਜੇ ਜਾ next vehicle ਏ ਕੋਈ ਵੀ

light ਨਾਲ risk ਏ ਅਗਰ ਇਹਦੇ ਚੀਜ਼ ਦੇ ਫਾਇਦੇ ਨੇ ਅਗਰ ਸਰਕਾਰ ਦੱਸ ਰਹੀ ਹੈ ਕੀ ਇਹਦੇ ਐਨੇ ਫਾਇਦੇ ਨੇ ਫ਼ੇਰ ਅਸੀਂ ਤੁਹਾਨੂੰ ਇਸ ਚੀਜ਼ ਦਾ madam price ਕਿੰਨੀਆਂ ਚੀਜ਼ਾਂ ਦਾ ਸਰਕਾਰ ਕਹਿੰਦੀ ਅਗਰ ਤੁਸੀਂ ਨਹੀਂ ਨਾ ਇਹਨੂੰ ਵਿੱਚ ਵਾਣਾ

ਜ਼ਮੀਨ ਦੇ ਅੰਦਰ ਤੁਸੀਂ ਦੇਣਾ ਤੇ ਅਸੀਂ ਇਹਦੇ ਤੋਂ ਫ਼ੈਕਟਰੀਆਂ ਲਗਾਵਾਗੇ ਗੱਤਾ ਵਗੈਰਾ ਬਣ ਰਿਹਾ ਏ ਇਹਨੂੰ

ਮਤਲਬ ਮਜੂਦਰਾਂ ਰਾਹੀ ਇਹਨੂੰ ਚੱਕਵਾ ਰਹੇ ਫੈਕਟਰੀਆਂ ਬਣਾ ਰਹੇ ਨੇ ਉੱਥੇ ਗੱਤਾ ਬਣ ਰਿਹਾ ਏ madam ਇਹਦੇ ਤੋਂ ਇਹਦੇ ਤੋਂ

ਉੱਥੇ paper mill ਆ ਤੇ ਐਨੀ ਜਿਆਦਾ ਪਰਾਲੀ ਗੱਤਾ

ਨੁਕਸ਼ਾਨ mam ਬਹੁਤ ਜਿਆਦਾ ਜ਼ਮੀਨ ਨੂੰ ਨੁਕਸ਼ਾਨ ਹੈਗਾ

heath issue create ਹੋ ਜਾਂਦੇ ਹੈ ਕਾਫ਼ੀ ਮਤਲਬ ਕੀ issue create ਹੋ ਜਾਂਦੇ ਹੈ ਜ਼ੇ ਦੇਖੋ ਜ਼ੇ ਤਾਂ

ਹੋਲੀਂ ਹੋਲੀਂ awareness ਤਾਂ ਸਭ ਚ ਆ ਰਹੀ ਏ ਜਿਵੇਂ ਹੁਣ ਸਾਡੇ

ਹਾਂ relative ਗੱਲ ਦੱਸਾ ਅਹ

ਥੋੜੀ ਜਗ੍ਹਾ I think ਇੱਕ ਦੋ ਕਿੱਲਿਆਂ ਚੋ ਹੀ ਉਹਨਾ ਦੀ ਜ਼ਮੀਨ ਚੋ ਨਾ nursery ਬਣਾਈ ਹੋਈ ਏ madam ਆਪਣੀ ਉਹਨਾ ਨੇ ਅਗਰ ਕੋਈ

ਵੀਹ ਤੀਹ ਮਤਲਬ ਕਿੱਲਿਆਂ ਚੋ ਵੀ ਨਹੀਂ ਹੋਣੀ ਆਮਦਨ ਪੈਂਦਾ ਕਰ ਸਕਦਾ ਜਿੰਨੀ ਉਹ ਦੋ ਚੋ ਕਰ ਰਹੇ ਨੇ ਉਹਨਾ ਨੇ ਪੂਰੀ ਆਪਣੀ ਅਲੱਗ ਅਲੱਗ flowers ਅੱਲਗ ਅਲੱਗ ਜਗ੍ਹਾ ਤੋਂ ਮਤਲਬ flowers ਦੀ ਲਿਆਕੇ ਨਾ ਜਿਵੇਂ ਉਹ

ਅਲੱਗ ਅਲੱਗ ਤੇ ਜੋ ਵੀ ਦੂਜੀ ਜਿਵੇਂ ਫ਼ਸਲਾਂ ਹੋ ਗਈਆਂ ਸਬਜੀਆਂ ਹੋ ਗਈਆਂ madam

ਉਹਦੇ ਤੋਂ ਹੀ ਐਨੀਂ ਜਿਆਦਾ ਕਮਾਈ ਕਰ ਰਹੇ ਨੇ ਉਹ ਕਹਿੰਦੇ ਨੇ ਸਾਨੂੰ ਜਿਵੇਂ as a ਉਹ ਜਿਵੇਂ ਸੋਨੇ ਆਲੀ ਗੱਲ ਨਹੀਂ ਹੋਗੀ ਧਰਤੀ ਸੋਨਾ ਜਿਆ

ਉਹੀ ਜਿਹਨੇ ਦੇਖੋ mam ਜਿਹਨੂੰ ਕਹਿੰਦੇ ਏ ਜਿਹਨੂੰ ਇੱਥੇ ਤਰੀਕਾ

mam ਹੁਣ ਤਾਂ government school ਦੇ ਵਿੱਚ golden opportunities ਹੈਗੀਆਂ ਜ਼ੇ ਬੱਚਾ ਸਹੀ ਤਰੀਕੇ ਨਾਲ ਚੱਲੂਗਾ

ਹਰ subject ਨੂੰ ਸਹੀਂ ਤਰੀਕੇ ਨਾਲ ਪੜੁਗਾ ਦੇਖਲੋ ਤੁਸੀਂ beauty ਲਗਾਲੋ education ਦੇ field ਚ agriculture ਲਗਾਲੋ

ਜ਼ੇ ਇਹਨੂੰ proper ਤਰੀਕ਼ੇ ਨਾਲ ਲਹੂਗਾ ਤੇ ਉਹ ਕੀ ਏ

government ਅਗਰ ਇਹ ਚੀਜ਼ਾਂ ਸਕੂਲਾਂ ਚ government school ਚ ਪਤਾ ਏ back ground level ਇੱਥੇ ਹੀ ਹੈ mam

ਜੋ ਬੱਚਿਆ ਦਾ base ਬਣਣਾ ਹੈ ਨਾ ਇਸੇ ਚੀਜ਼ ਤੋਂ ਹੀ ਬਣਨਾ ਤੇ ਉਹਨਾ ਨੇ start ਇਸੇ ਸਕੂਲਾਂ ਚੋ ਤਾਂ ਕਰਵਾਇਆ ਏ ਇਹ ਸਾਰਾ ਕੁੱਛ

ਜੋ streams ਵੀ ਦਿੱਤੀਆਂ ਨੇ ਨਾ vocational ਦੀਆ ਅਲੱਗ ਅਲੱਗ

ਹਾਂਜੀ mam ਤੁਸੀਂ guess ਕਰੋ ਜ਼ੇ ਬੱਚਾ ਚਾਰ ਸਾਲ ਇੱਥੇ agriculture ਪੜ੍ਹਕੇ ਜਾ ਰਿਹਾ ਹੈ then ਉਹ

ਦੇ ਵਿੱਚ ਜਾਂਦਾ ਏ ਹਨਾਂ admission ਲੈਂਦਾ BSC agriculture

ਇਹ ਚੀਜ਼ਾਂ ਜਿਹੜੀਆਂ matter ਕਰਦੀਆਂ ਨੇ ਦੇਖੋ ਏ ਵਧੀਆ ਹੈ ਅੱਗੇ ਮਤਲਬ ਕੀ collage ਦੇ ਵਿੱਚ ਜਾਉਗਾ collage ਦੇ ਵਿੱਚ ਹੋਰ ਜਿਆਦਾ gain ਕਰੂਗਾ ਹਨਾ

ਹੋਰ ਤਾਂ agriculture ਦਾ ਖ਼ੇਤਰ ਤਾਂ ਬਹੁਤ wide ਹੈਗਾ wide ਏਰੀਆ ਹਨਾ ਇਹਦੇ ਵਿੱਚ

ਬਿਲਕੁਲ ਬਿਲਕੁਲ mam ਹੱਥ ਦਾ

ਬਾਹਰ mam ਦੇਖੋ ਤੁਸੀਂ Canada ਵਗੈਰਾ America ਵਗੈਰਾ ਇਹਨਾ ਨੇ ਵੀ ਬਹਾਰ ਜਾਕੇ ਵੀ ਆਪਾਂ ਏਹੀ ਕੁੱਛ ਕਰਨਾ ਏ foreign ਜਾਕੇ ਤਾਂ ਜਿਵੇਂ ਉਹ song ਵੀ ਹੈਗਾ ਬੇਰ ਪੁੱਟਦੇ ਨੇ ਲੋਕੀ ਬਹਾਰ ਜਾਕੇ ਉੱਥੇ

ਖੇਤੀ ਕਰਦੇ ਹਾਂ ਤੇ ਅਗਰ ਆਪਾਂ ਆਪਣੀ country ਚ ਹੀ ਬਹਾਰ ਜਾਕੇ ਗੋਰਿਆ ਦੇ under ਕੰਮ ਕਰਨ ਨਾਲੋਂ ਖੇਤੀ ਕਰਨ ਨਾਲੋਂ better ਏ ਕੀ ਆਪਾਂ ਆਪਣੀ country ਚ ਹੀ ਨਵੀਆਂ techniques ਨਾਲ ਖੇਤੀ ਕਰਾਗੇ ਤੇ ਜਿਆਦਾ ਫਾਇਦਾ ਹਉਗਾ ਬਿਲਕੁਲ mam ਇਹ ਤਾਂ ਇੱਕ ਗੁਲਾਮੀ ਹੋਗੀ ਨਾ ਕੇ ਅਸੀਂ ਕਿਸੇ ਦੇ under ਕੰਮ ਜ਼ੇ ਅਸੀਂ ਆਪਣੇ ਕਹਿੰਦੇ ਹਾਂ ਨਾ ਇੱਕ ਕਿਸੇ ਦੇ under ਕੰਮ ਕਰਨ ਆਲਾ ਇੱਕ ਛੋਟੀ ਜੀ ਦੁਕਾਨ ਦਾ ਸੀ ਮਾਲਕ

ਜਾਂ ਆਪਣਾ ਛੋਟਾ ਜਾਂ ਕੋਈ ਰੋਜਗਾਰ ਖੋਲ ਲਹੋ ਛੋਟਾ ਜਾਂ Business ਖੋਲ ਲਓ ਹਾਂਜੀ ਉਹ ਮਾਲਕ

ਕਿਸੇ ਦੀ ਝਿੜਕ ਵਗੈਰਾ ਕੁੱਛ ਸੁਣਨਾ ਹਨਾਂ ਜ਼ੇ ਬੱਚਾ ਆਪ ਹੀ

Business stand ਕਰਦੇ ਹੋਲੀ ਹੋਲੀ ਉਹਨੂੰ ਅੱਗੇ ਉਹਦੀ growth ਕਰਦੇ ਤੇ ਉਹਦੇ

ਬਾਕੀ ਤਾਂ ਬੱਚੇ ਕਰਦੇ ਹੀ ਹੈਗੇ ਆ ਬਾਕੀ ਹੋਰ ਬਹੁਤ ਸਾਰੀਆਂ knowledge ਹੈਗੀਆਂ agriculture ਤੇ ਕੀ ਕਿਹੜੀ ਚੀਜ਼ ਹੁਣ ਜਿਵੇਂ ਬਹੁਤ ਸਾਰੀਆਂ ਬਿਮਾਰੀਆਂ ਫ਼ਸਲਾ ਨੂੰ ਪੈ ਰਹੀਆਂ ਏ ਹੁਣ ਦੇਖੋ ਜੀ

ਤੇ ਬੱਚਿਆ ਨੂੰ ਕੀ ਹੈ ਹੁਣ ਇਸ ਜਿਹੜਾ ਮੇਰਾ cousin brother ਏ ਉਹ ਬਿਲਕੁਲ ਆਪਾਂ ਹੁਣ ਏ ਬੀਮਾਰੀ ਇਸ ਲਈ ਜਿਹੜੀ ਆ ਜਿਹੜੀ ਅਹ

ਜੋ education ਤੋਂ ਸਿਖਿਆਂ ਏ ਜੋ books ਚੋ ਸਿਖਿਆਂ ਏ ਜੋ social media ਤੋਂ ਸਿਖਿਆਂ ਉਹਨੂੰ ਜਿਆਦਾ ਪਤਾ ਹੈ ਅੱਜ ਕੱਲ ਮੈਂ madam ਪਹਿਲਾਂ ਪਤਾ ਹੈ ਤੁਹਾਨੂੰ ਇਹ ਬਿਮਾਰੀਆਂ ਵੀ ਨਹੀਂ ਸੀ ਹੁੰਦੀਆਂ ਜਿਹੜੀਆਂ ਫ਼ਸਲਾ ਨੂੰ ਬਿਮਾਰੀਆਂ ਪੈ ਰਹੀਆਂ ਨੇ

ਜਾਂ ਜੋ ਉੱਦਾਂ ਉੱਦਾਂ madam ਬਿਮਾਰੀਆਂ ਵੀ ਤਾਂ ਨਵੀਆਂ ਨਵੀਆਂ ਜੋ ਅਹ human being ਚ ਹੁੰਦੀਆਂ ਹੋ ਸਾਰੀਆਂ ਇਹਨਾ ਚੀਜ਼ਾਂ ਨੂੰ ਵੀ ਹੁੰਦੀਆਂ ਫ਼ਸਲਾ ਨੂੰ ਵੀ ਤਾਂ ਹੁੰਦੀਆਂ ਹੀ ਨੇ ਅਗਰ ਬੰਦੇ

ਵੱਧ ਰਹੀਆਂ ਨੇ ਫ਼ਸਲਾ ਚ obviously ਵਧਣੀਆਂ ਹੀ ਨੇ

ਹਾਂਜੀ ਹਾਂਜੀ ਸਹੀ ਗੱਲ ਏ ਤੇ ਫ਼ੇਰ

organic ਖੇਤੀ ਕਰਾਗੇ ਫ਼ੇਰ ਐਨੀਆਂ ਬਿਮਾਰੀਆਂ ਤੋਂ ਬਾਅਦ ਵੀ madam ਜ਼ੇ ਆਪਾਂ ਕਵਾਗੇ pesticide ਤੋਂ ਬਿੰਨਾ ਆਪਾਂ ਫੱਸਲਾਂ ਉਗਾਲਾਂਗੇ ਇਹ ਵੀ ਚੀਜ਼ ਨਹੀਂ possible

ਸਿਰਜੀਏ ਤੀ organic ਖੇਤੀ ਕਰਕੇ ਤੇ ਆਪਾਂ